ਮੇਰਾ ਵੀ personal ਮੈਨੂੰ traveling ਕਰਨਾ ਬਹੁਤ ਵਧੀਆ ਲੱਗਦਾ ok ਹਾਂਜੀ ਮਤਲਬ

practice ਤੋਂ ਆਪਾਂ ਫੇਰ career ਆ career ਚ ਜਾ ਸਕਦੇ ਆ ਵੀ career ਚ ਆਪਾਂ ਕੀ ਕਰ ਸਕਦੇ ਆ ਹਾਂਜੀ main ਦੋ ਹੀ ਚੀਜ਼ਾਂ ਨੇ ਇੱਕ practice ਇੱਕ knowledge ਅਗਰ ਬੰਦੇ ਨੂੰ ਉਸ ਚੀਜ ਬਾਰੇ knowledge ਨਹੀਂ ਹੋਏਗੀ ਤਾਂ ਉਹ ਅੱਗੇ ਕੁੱਝ ਵੀ ਨਹੀਂ ਕਰ ਸਕਦਾ ਇਸ ਕਰਕੇ ਉਸ ਚੀਜ ਬਾਰੇ knowledge collect ਕਰਨਾ ਬਹੁਤ ਜਰੂਰੀ ਏ ਹਾਂਜੀ

ਹਾਂਜੀ ਹਾਂਜੀ ਬਿਲਕੁਲ ਚਲੋ ਕੋਈ ਆਪਾਂ ਫੇਰ ਤੁਸੀਂ outdoor game try ਕਰਿਉ ਹਾਂਜੀ outdoor game try ਕਰੂਗੀ ਹੁਣ cycling ਕਰਦੇ ਓ ਵੈਸੇ ਤੁਸੀਂ

cycling

ਥੋੜਾ fit ਰਿਹਾ ਜਾਂਦਾ otherwise otherwise ਤਾਂ ਸਾਰਾ ਦਿਨ time ਨੀਂ ਲੱਗਦਾ and traveling ਕਰਨਾ ਪਸੰਦ ਏ ਤੁਹਾਨੂੰ ਬਹੁਤ ਜਿਆਦਾ ਉਹ ਵੀ hobbies ਚ ਹੀ ਆਂਦਾ ਅਗਰ ਆਪਾਂ local ਵੀ ਕੀਤੇ ਜਾਣੇ ਆ ਮਤਲਬ ਹਾਂਜੀ ਹਾਂਜੀ ਵੈਸੇ ਅੱਜਕਲ ਤਾਂ ਲੋਕ social media ਨੂੰ ਵੀ regularly ਆ ਆ ਮਤਲਬ preferred ਕਰ ਲਈ hobby ਏ ਉਹ ਵੀ ਅਗਰ ਆਪਾਂ social media ਵੀ ਤੁਹਾਡੇ according social media ਆਪਣੀ hobby ਹੋ ਸਕਦੀ ਏ

social media ਨੂੰ ਵੀ ਦੇਖ ਕੇ ਆਪਣਾ aim ਤਿਆਰ ਕਰ ਸਕਦਾ ਹਾਂ ਬੀ ਉਹਨੇ ਅੱਗੇ ਚੱਲ ਕੇ ਕੀ ਕਰਨਾ ਹਾਂਜੀ social media ਤੇ ਵੀ ਅੱਜਕਲ ਬਹੁਤ ਜਿਆਦਾ ਲੋਕ talent ਦੇਖਾਂਦੇ ਨੇ ਆਪਣਾ ਉਹ ਤਾਂ ਅੱਲਗ ਦੇ through ਹੀ ਉਹ ਇੰਨੀ ਅੱਗੇ ਪਹੁੰਚ ਜਾਂਦੇ ਨੇ like Instagram ਹੋ ਗਿਆ ਆਪਾਂ ਦੇਖੀਏ reels ਦੇ ਵਿੱਚ ਬਹੁਤ ਜਿਆਦਾ ਲੋਕਾ ਵਿੱਚ ਬਹੁਤ ਹਰ ਤਰਾਂ ਦਾ talent ਏ ਹਰ ਅਲੱਗ ਅਲੱਗ ਤਰਾਂ ਦੀ hobbies ਨੇ ਉਹਨਾ ਵਿੱਚ ਵੈਸੇ ਦੇਖਿਆ ਜਾਏ ਤਾਂ yoga ਹੁਣ ਦੇ time ਚ ਬਹੁਤ ਜਿਆਦਾ famous ਹੋ ਚੁਕਿਆ ਹਾਂਜੀ yoga ਮਤਲਬ ਅਗਰ ਆਪਾਂ celebrity ਨੂੰ ਵੀ ਦੇਖਦੇ ਆ ਉਹ ਵੀ yoga ਨੂੰ ਬਹੁਤ prefer ਕਰਦੇ ਨੇ ਹਾਂਜੀ and yoga ਦੇ ਨਾਲ ਨਾਲ GYM ਤਾਂ ਚਲੋ ਹੈਗਾ ਈ ਏ

ਵਗੈਰਾ ਵੀ ਜਿਹੜੀ ਆ ਆਉਂਦੀਆਂ ਨੇ hobbies ਚ include ਕਰ ਸਕਦੇ ਆ ਆਪਾਂ ਜਿਵੇਂ ਆ news paper ਚ ਵੀ puzzles ਆਦੀਆਂ ਨੇ ਹੋਰ ਆਪਣੇ ਮਤਲਬ phone ਤੇ ਵੀ ਆਪਾਂ add ਕਰ ਸਕਦੇ ਆ puzzles ਵਗੈਰਾ ਆਦੀਆਂ ਨੇ ਜਿਹੜੀਆਂ puzzles ਨੂੰ solve ਕਰ ਕੇ ਆਪਣਾ ਮਤਲਬ perfect way ਏ ਆਪਣੇ brain ਤੋਂ work ਲੈਣ ਲਈ ਆਪਣੇ ਆਪ ਨੂੰ challenge ਕਰਨ ਲਈ ਹਨਾ

ਵਧੀਆ ਆ I think ਆ source ਏ ਬਾਕੀ ਜੇ ਦੇਖਿਆ ਜਾਏ ਤਾਂ ਆਪਣੇ learning skill ਵੀ hobbies ਚ ਹੀ ਆਂਦੀ ਏ ਜੇ ਮੰਨ ਹੋਵੇ ਹਾਂ ਵੀ ਮੈਂ ਕੁੱਝ ਵੀ ਸਿਖ ਸਕਾ ਉਹ ਵੀ ਉਸ ਦੀ ਇੱਕ hobby ਏ ਹਾਂਜੀ ਵੈਸੇ puzzles ਵਗੈਰਾ ਤੇ ਵੀ ਨਾ ਆਪਾਂ ਕਰ ਲੈਣੇ ਆ interested ਹੈਗੇ ਓ ਉਦੇ ਵੀ sudoku crosswords online puzzles ਵੀ ਆਦੀਆਂ ਨੇ ਇਹਦਾ online ਅੱਜਕਲ ਸਭ ਕੁੱਝ online ਹੀ ਆਪਾਂ classes ਲੈਕੇ ਵੀ ਸਿਖ ਸਕਦੇ ਆ ਤੁਹਾਨੂੰ ਅੱਛੀ ਲੱਗਦੀ ਏ ਨਾ puzzles solve ਕਰਨੀਆਂ ਹਾਂਜੀ ਹਾਂ ਬਿਲਕੁਲ ਅੱਛੀ ਲੱਗਦੀ ਏ ok ਫੇਰ ਤੁਸੀਂ ਕੋਈ subject choose ਕਰ ਲਿਉ ਕੋਈ ਜਿਹੜਾ ਵੀ ਜਿਹੜੇ ਵੀ subject ਚ ਤੁਹਾਡਾ interest ਏ puzzle solve ਕਰਨ ਲਈ ਮਤਲਬ ਵੀ ਆ ਵਧੀਆ time ਦੇ ਸਕਦੇ ਆ ਆਪਾਂ ਉਹਨਾ ਤੋਂ ਸਿਖਣ ਲਈ puzzles ਵੀ ਹੋ ਗਈਆਂ ਨੇ ok

ਚਲੋ ਆ ਵੈਸੇ traveling ਚ ਤੁਸੀਂ ਕਿੱਥੇ travel ਕੀਤਾ ਹੋਇਆ traveling ਦੇ ਵਿੱਚ ਆ ਮਤਲਬ ਜਿਵੇਂ hill station ਵਗੈਰਾ ਜਿਆਦਾ ਕੁਲੂ ਮਨਾਲੀ ਉਨਾ ਦਾ culture ਦੇਖਣ ਨੂੰ ਵਧੀਆ ਮਿਲਿਆ ਮੈਨੂੰ ਮਤਲਬ ਬਹੁਤ ਵਧੀਆ culture ਏ ਉਹਨਾ ਦਾ ਵੀ ਉੱਥੇ ਬਹੁਤ ਚੀਜ਼ਾਂ ਨੇ try ਕਰਨ ਲਈ ਤੇ floating ਉਹਨਾ ਦੀ ਉਹਨਾ ਦਾ ਰਹਿਣ ਸਹਿਣ hill station ਦੇ ਵਿੱਚ ਬਹੁਤ ਵਧੀਆ ਲਗਿਆ ਉਹ ਵੀ traveling ਕਰ ਕੇ ਵੀ ਬਹੁਤ ਚੀਜ਼ਾਂ ਸਿਖਣ ਨੂੰ ਮਿਲਦੀਆਂ ਨੇ ਵੀ ਇੱਥੇ ਇਹ ਚੀਜ ਏ ਮਤਲਬ ਬਹੁਤ knowledge ਮਿਲੀ ਮੈਨੂੰ ਉੱਥੇ ਜਾ ਕੇ ਵੀ ok ਉਹਨਾ ਦੇ ਮਤਲਬ culture ਬਾਰੇ ਵੀ ਸਾਨੂੰ ਕਾਫੀ ਕੁੱਝ ਜਾਣਨ ਨੂੰ ਮਿਲਦਾ ਸਾਰੀਆਂ ਦੇ ਮਤਲਬ ਅੱਲਗ ਅੱਲਗ culture ਏ ਹਰ ਦੇਸ਼ ਦਾ ਆਪਣਾ ਅੱਲਗ culture ਉੱਥੇ ਦੇ ਲੋਕਾ ਦਾ

ਮੈਂ ਕੁਲੂ ਮਨਾਲੀ ਗਿਆ ਸੀ ok ਵੈਸੇ ਮੈਂ ਆਪਣੀ friends ਦੇ ਨਾਲ ਵੀ solon ਗਾਈ ਸੀ ਉੱਥੇ ਦੀ ਆ ਮਤਲਬ ਤਿਬਤੀ ਮੰਦਰ ਦੇਖਿਆ ਸੀ ਮੈਨੇ ਕਿਸੇ ਹੋਰ culture ਦਾ and ਮੈਨੂੰ ਬਹੁਤ ਵਧੀਆ ਲਗਿਆ ਉਹਨਾ ਦਾ ਮਤਲਬ ਜਿਹੜਾ ਤਿਪਤੀ temple ਸੀ solon ਦਾ ਉਹ ਵੀ ਬਹੁਤ famous ਏ ਤੇ ਦੇਖਣ ਲਈ ਵੀ ਬਹੁਤ ਕੁੱਝ ਹੈ ਉੱਥੇ ਤੇ ਤੁਹਾਨੂੰ ਗੱਲ ਤੁਹਾਨੂੰ ਇੱਕ ਗੱਲ ਪਤਾ ਕੀ ਜਿਹੜਾ ਆਪਣਾ Japanese ਏ ਉਹਦੇ ਵਿੱਚ ਵੀ ਉਹਦੇ ਵਿੱਚ ਵੀ Hinduism culture ਉਹਨਾ ਦਾ related ਏ ਆਪਣੇ ਜਿਹੜੇ ਆਪਣੇ ਹਿੰਦੂ gods ਨੇ

ਉੱਥੇ ਵੀ ਉਹਨਾ ਦੇ ਜਿਹੜੇ gods ਏ ਉਹ ਵੀ ਮਤਲਬ Hinduism ਦੇ ਈ ਹੈ ok

ਹਾਂਜੀ ਇਹ social media ਦੇ ਬਹੁਤ ਫਾਇਦੇ ਏ ok ਹਾਂਜੀ ਹਾਂਜੀ ok ਸੰਨੀ

ਠੀਕ ਏ ਤੁਸੀਂ ਵੀ outdoor games ਜਰੂਰ try ਕਰਿਉ ok ਸੰਨੀ by ok ਨੇਨਸੀ by

ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਮੈਂ ਵਧੀਆ ਤੁਸੀਂ ਸਨਾਓ ਮੈਂ ਬੱਸ ਠੀਕ ਕੀ ਕਰ ਰਹੇ ਸੀ ਬੱਸ ਕੁੱਝ ਨੀ free ਬੈਠੇ ਸੀ ਅੱਛਾ ਜੀ ਪੜ੍ਹਾਈ ਕਿਵੇਂ ਚੱਲਦੀ ਆ ਹਾਂਜੀ ਪੜ੍ਹਾਈ ਵੀ ਵਧੀਆ ਚੱਲਦੀ ਆ ਹੋਰ ਘਰੇ ਸਭ ਠੀਕ ਠਾਕ ਹੈ ਹਾਂਜੀ ਹਾਂਜੀ ਸਭ ਵਧੀਆ ਅਮ ਭੂਮੀ ਮੈਨੂੰ ਨਾ ਅਮ ਪੁੱਛਣਾ ਸੀਗਾ fashion ਦੇ ਬਾਰੇ ਦੇ ਵਿੱਚ ਪੁੱਛਣਾ ਸੀਗਾ ਤੁਹਾਡੇ ਦੇ ਕੋਲੋਂ okay ਮੈਂ ਇਹ ਪੁੱਛਣਾ ਸੀਗਾ ਕੇ ਮੈਂ ਅਮ ਜਿੱਦਾਂ ਪੁਰਾਣੇ culture ਦੇ ਵਿੱਚ ਜਿਹੜਾ ਆਪਣਾ fashion ਤੇ ਹੁਣ ਦੇ ਵਿੱਚ ਕੀ ਫ਼ਰਕ ਹੈਗਾ okay so ਮਤਲਬ ਤੁਸੀਂ style ਬਾਰੇ ਪੁੱਛਣਾ ਚਾਹੁੰਦੇ ਹੋ ਜਿਵੇਂ

ਸੂਟ ਸਾੜੀ ਇਹ women ਵਾਸਤੇ ਹੁੰਦਾ ਸੀਗਾ ਹੋਰ ਜਿਹੜਾ man ਵਾਸਤੇ ਹੁੰਦਾ ਸੀਗਾ ਉਹ ਜੈਸੇ ਅਮ ਮਤਲਬ normal dresses ਮੈਂ ਰਹਿਤੇ ਥੇ ਮਤਲਬ

ਕਮੀਜਾਂ ਹੁੰਦੀਆਂ ਸੀ but ਉਹਨਾ ਦੇ ਅਲੱਗ style ਹੁੰਦੇ ਸੀ

ਦਾ ਅਲੱਗ ਹੁੰਦਾ ਸੀ ਜਦ ਹੁਣ ਦੇਖਿਆ ਜਾਵੇ ਤਾਂ ਅਮ ਮਤਲਬ ਹੁਣ trending ਚ ਚੱਲਦਾ ਸਾਰਾ ਕੁੱਝ ਮਤਲਬ ਲੋਕ ਜਿਵੇਂ ਦਾ ਪਾਉਂਦੇ ਆ ਉਵੇਂ ਦਾ ਸਾਰੇ ਉਹਨੂੰ follow ਕਰਦੇ ਆ ਮਤਲਬ western culture ਆ ਅੱਜਕਲ ਦਾ

ਪਹਿਲਾਂ Indian culture ਹੁੰਦਾ ਸੀ ਹੁਣ ਵੀ ਹੈ but mortally ਅਮ western culture ਹੀ ਚੱਲਦਾ ਬੱਚਿਆਂ ਦੇ ਵਿੱਚ ਵੀ ਤੇ elders ਦੇ ਵਿੱਚ ਵੀ ਅੱਛਾ ਤੇ western culture ਦੇ ਵਿੱਚ ਕਿਹੜੀ ਕਿਹੜੀ ਅਮ ਕੀ ਕੀ ਆ ਜਾਂਦਾ ਹੈਗਾ ਹਾਂ ਜਿਵੇਂ western culture ਦੀ ਗੱਲ ਕਰੀ ਜਾਵੇ ਤਾਂ ਮੈਂ ਕੁੜੀਆਂ ਦੀ ਦੱਸਣਾ ਚਾਵਾਂ ਗਈ ਕੀ ਉਹ ਜਿਵੇਂ ਅਮ ਜਿਵੇਂ suits ਹੋਗੇ ਪਲਾਜੋ ਹੋਗੇ okay bottom ਹੋਗੇ crop top ਹੋਗੇ anything's ਨੇ ਜਿਹੜੀ ਕੁੜੀਆਂ use ਕਰਦੀਆਂ ਨੇ means mostly ਅੱਜਕਲ ਸੂਟ ਵੀ ਚੱਲਦੇ ਨੇ but ਉਹ ਮਤਲਬ ਜਦ trend ਆਏਗਾ ਤਦ ਹੀ ਚੱਲਦਾ ਉਹ but ਅੱਜਕਲ ਜਿਹੜਾ western ਚ ਜਿਆਦਾ mostly jean top ਏਵੇਂ ਦੀਆਂ ਚੀਜ਼ਾਂ ਚਲਦੀਆਂ ਨੇ ਠੀਕ ਆ ਮੈਂ ਇਹ ਸੋਚ ਰਹੀ ਸੀ ਅੱਜ ਮੈਂ ਸੋਚ ਰਹੀ ਸੀ ਜਿੱਦਾਂ ਅਸੀਂ ਪਹਿਲਾਂ ਹੁੰਦੇ ਸੀ ਸਕੂਲ ਦੇ ਵਿੱਚ ਜਦੋਂ

ਸੋਬਰ ਸੂਟ ਹੁੰਦਾ ਸੀਗਾ ਇਹਦਾ ਜਿਵੇਂ ਗਲਾ ਵਗੈਰਾ ਹੋਗਿਆ ਉਹ ਥੋੜਾ ਅੱਜ ਦੇ time ਵਿੱਚ ਅਸੀਂ ਵੀ ਜਿਹੜਾ ਗਲਾ ਵਗੈਰਾ ਹੁੰਦਾ ਉਹ ਕਾਫੀ ਤਰ੍ਹਾਂ ਦੇ ਨਾਲ tailor ਜਿਹੜੇ ਹੈਗੇ ਆ ਉਹਨੂੰ modify ਕਰ ਦਿੰਦੇ ਨੇ ਨਾ ਸਾਡਾ ਬੱਸ ਸਾਡੇ ਮੰਮਾ ਇੱਕ ਹੀ tailor ਨੂੰ ਇੱਕ ਹੀ ਗੱਲ ਬੋਲਦੇ ਸੀ ਜਿਹੜਾ ਗਲਾ ਉਹ ਜਿਆਦਾ deep ਨਾ ਬਣਾਓ ਤੇ ਬੱਸ ਪਾਨ ਗਲਾ ਬਣਾ ਦੋ ਉਹਨਾ ਦੇ ਕਹਿਣ ਦਾ ਮਤਲਬ ਕੀ ਤੇ ਸਾਡੀ ਜਿਹੜੀ dress ਰਹੀ ਆ ਉਹ ਇਸੇ ਤਰ੍ਹਾਂ ਦੀ ਰਹੀ ਸੀ ਤੇ ਤੁਹਾਡੀ ਤਾਂ ਮਤਲਬ ਹੁਣ ਜਿਹੜੀ ਜਦੋਂ ਤੁਸੀਂ ਵਿਆਹ ਸ਼ਾਦੀ ਚ ਵੀ ਜਾਂਦੇ ਆ ਤੇ ਉਹ ਕਾਫੀ dress ਜਿਹੜੀਆਂ change ਹੋ ਗਈਆਂ ਹਨਾ

ਤੁਹਾਡੀ ਗੱਲ ਠੀਕ ਆ ਕੀ ਪਹਿਲਾਂ ਤੁਹਾਡੀ ਮੰਮੀ ਕਹਿੰਦੀ ਸੀ ਕੀ loose suit ਹੋਣੇ ਚਾਹੀਦੀ ਆ ਮਤਲਬ ਇੰਨਾ ਸੋਬਰ ਜਾ ਕੁੜੀ ਸੋਬਰ ਕੁੜੀ ਹੋਣੀ ਚਾਹੀਦੀ ਆ ਹੁੰਦੀਆਂ ਵੀ

ਨੇ but ਇਹ ਹੁਣ trend ਦੇ ਹਿਸਾਬ ਸਿਰ ਮੈਂ ਤੁਹਾਨੂੰ ਦੱਸਿਆ trend ਦੇ ਹਿਸਾਬ ਨਾਲ ਚੱਲਦਾ ਵਿਆਹ ਕੁੜੀਆਂ ਚ ਜਾਂਦੀਆਂ ਉਹਨਾ ਨੂੰ ਬਹੁਤ ਚੀਜ਼ਾਂ matter ਕਰਦੀਆਂ ਨੇ ਕਦੀ ਉਹ ਆਪਣਾ style ਦੇਖਦੀਆਂ ਨੇ makeup ਦੇਖਦੀਆਂ ਨੇ ਕੀ ਮੈਂ ਸੋਹਣੀ ਲੱਗ ਰਹੀ ਹਾਂ ਜਾਂ ਨਹੀਂ ਲੱਗ ਰਹੀ ਮਤਲਬ ਬਹੁਤ ਚੀਜ਼ਾਂ ਨੇ ਮਤਲਬ ਅੱਜਕਲ ਪਹਿਲਾਂ ਸੂਟ ਹੀ ਚੱਲਦੇ ਤੇ ਲਹਿੰਗੇ ਚੱਲਦੇ ਆਂ ਪਲਾਜੋ type ਅੱਜਕਲ ਇਹ ਚੱਲਦਾ ਕੁੜੀਆਂ ਚ ਅੱਜਕਲ trending ਦੇ ਹਿਸਾਬ ਨਾਲ ਸਾਰਾ ਕੁੱਝ ਮਤਲਬ ਬਹੁਤ matter ਕਰਦੀਆਂ ਨੇ ਇਹ ਚੀਜ਼ਾਂ ਹੁਣ ਪਹਿਲਾਂ ਨੀ ਕਰਦੀਆਂ ਸੀ ਹਮ ਨਹੀਂ matter ਤੇ ਪਹਿਲਾਂ ਵੀ ਕਰਦੀਆਂ ਸੀਗੀਆਂ ਇਸ ਤਰ੍ਹਾਂ ਦੀ ਕੋਈ ਗੱਲ ਨੀ ਪਰ ਇਹ ਹੈ ਕੇ ਅਹ ਇਸ ਤਰ੍ਹਾਂ ਦਾ ਅਮ ਸਾਨੂੰ ਕਰਨ ਨੀ ਦਿੱਤਾ ਜਾਂਦਾ ਸੀ ਮੈਂ ਤਾਂ ਇਹੀ ਕਹਾ ਗਈ ਜਿੱਦਾਂ ਜਿਵੇਂ ਤੁਸੀਂ ਹੋ

ਹਮ ਜਿੱਦਾਂ parents ਦੀ ਸੋਚ ਬਹੁਤ change ਹੋ ਚੁੱਕੀ ਆ parents ਕੁੱਝ ਕਹਿੰਦੇ ਨੀ ਨਾ ਬੱਚਿਆਂ ਨੂੰ ਜੇ fashion ਦੇ ਬਾਰੇ ਜਿੱਦਾਂ ਮੰਨਲੋ ਮੈਂ ਦੇਖਿਆ ਕੇ ਕਾਫੀ ਜਗ੍ਹਾ ਤੇ ਮੈਂ ਇਹ ਵੀ ਦੇਖਿਆ ਹੈਗਾ ਕੇ ਇੱਕ ਬੱਚੇ ਨੇ ਕਿਸੇ ਬੱਚੇ ਨੇ ਅਹ ਅੱਛੀ dress ਪਾਈ ਹੁੰਦੀ ਤਾਂ ਉਹਦੇ parents ਪਹਿਲਾਂ ਹੀ notice ਕਰ ਲੈਂਦੇ ਨੇ ਵੀ ਹਾਂ ਸਾਡੀ ਵੀ ਬੇਟੀ ਹੈਗੀ ਆ ਅਸੀਂ ਵੀ ਇੰਨੀ ਸੋਹਣੀ dress ਲੈਕੇ ਦੇਣੀ ਆ ਮਤਲਬ competition ਜਿਸ ਤਰ੍ਹਾਂ ਹੁੰਦਾ ਉਹ ਹੋਗਿਆ ਅੱਜ ਦੇ time ਚ ਕੇ ਨਹੀਂ ਹਾਂਜੀ ਹਾਂਜੀ ਅੱਜਕਲ ਤਾਂ competition ਈ ਜਿਆਦਾ ਚੱਲਦਾ ਕਿਉਂਕਿ parents ਹਰ parents ਚਾਹੁੰਦਾ ਮੇਰਾ ਬੱਚਾ ਸਭ ਤੋਂ ਵਧੀਆ ਦਿਖੇ ਪਹਿਲਾਂ ਵੀ ਚਾਹੁੰਦੇ ਸੀ ਪਹਿਲਾਂ ਇੰਨੀ knowledge ਨੀ ਸੀ mostly mothers ਨੂੰ ਇੰਨੀ knowledge ਨਹੀਂ ਸੀ

ਅੱਜਕਲ ਤਾਂ mothers ਜਿਹੜੀ ਕੁੜੀਆਂ ਹੁੰਦੀਆਂ ਤੇ mothers ਹੁੰਦੀਆਂ ਨੇ same same ਡ੍ਰੇਸਾਂ ਕਰਦੀਆਂ ਨੇ ਤੁਸੀਂ ਦੇਖਿਆ ਹੀ ਹੋਣਾ ਹੋਣਾ ਅੱਜਕਲ trend ਚ ਬਹੁਤ ਸੋਹਣੀਆ ਲੱਗਦੀਆਂ ਵੀ ਉਹੀ ਹੈ thinking ਲੋਕ ਹੁਣ ਦੇ ਹਿਸਾਬ ਨਾਲ ਚੱਲਦੇ ਨੇ ਕੀ ਮੈਨੂੰ ਪਾਉਣਾ ਚਾਹੀਦਾ ਸੂਟ matching ਪੂਰਾ ਕਰਨਾ ਚਾਹੀਦਾ ਮੰਮੀ ਕੁੜੀ ਇੱਕੋ ਜਿਹੇ ਲੱਗਦੇ ਹੁਣ ਤਾਂ ਹੁਣ ਤਾਂ ਬਹੁਤ ਚੀਜ਼ਾਂ ਚ difference ਹੈ ਮਤਲਬ ਸੋਹਣੇ ਲੱਗਦੇ ਆ ਪਹਿਲਾਂ ਇਹ ਚੀਜ਼ਾਂ ਸੀਗੀਆਂ ਹੀ ਨਹੀਂ ਸੀ ਮੈਂ ਇਹ ਜਿਹੜੇ ਅਮ ਜਿਹੜੇ ਤੁਸੀਂ ਕਹਿ ਰਹੇ ਹੋ ਇਹ ਜਿਹੜੀ dresses ਨੇ ਇਹ ਮਿਲਦੀਆਂ ਕਿੱਥੋਂ ਨੇ ਜਿੱਦਾਂ trendy ਹੋਗੀਆਂ

ਨਹੀਂ ਦੇਖੋ ਜੀ ਇਹ ਤਾਂ market ਚੋਂ ਵੀ ਮਿਲਦੀਆਂ ਨੇ dresses ਤਨ market ਚੋਂ ਵੀ ਮਿਲਦੀਆਂ ਨੇ ਮਤਲਬ ਸਾਨੂੰ ਪਤਾ ਹੋਣਾ ਚਾਹੀਦਾ ਕਿੱਥੋਂ ਮਿਲਦੀਆਂ ਨੇ

ਕਿਹ ਸਕਦੇ ਨਾ ਵੀ shop ਨੀ ਹੈਗੀਆਂ shop ਬਥੇਰੀਆਂ ਨੇ ਸਾਨੂੰ find ਕਰਨਾ ਪੈਂਦਾ ਤਾਹੀਂ ਸਾਨੂੰ ਮਿਲੇਗੀ ਕੀ ਕਿਵੇਂ ਦੀ ਸਾਨੂੰ dress ਪਾਉਣੀ ਚਾਹੀਦੀ ਆ ਕਿਵੇਂ ਦੀ ਨਹੀਂ ਪਾਉਣੀ ਚਾਹੀਦੀ ਤੁਹਾਡੇ ਕਹਿਣ ਦਾ ਮਤਲਬ ਹੈ ਜਿਵੇਂ mall ਦੇ ਵਿੱਚ ਜਦ ਜਿਹੜੀਆਂ ਆਪਾਂ ਜਿਆਦਾ trendy dresses ਲੈਣੀਆਂ ਹੋਣ ਤਾਂ ਸਾਨੂੰ mall ਦੇ ਵਿੱਚ ਵੀ mall ਵਗੈਰਾ ਦੇ ਵਿੱਚ ਜਾਣਾ ਚਾਹੀਦਾ ਇਹੀ ਕਹਿਣ ਦਾ ਮਤਲਬ

ਹਾਂਜੀ mall ਚ ਹਾਂ mostly mall ਚ ਵੀ ਜਾਂਦੇ ਨੇ ਲੋਕ but ਇਹੋ ਜਿਹੀ ਕੋਈ ਗੱਲ ਨੀ ਹੈ ਕੀ market ਚ ਨੀ ਮਿਲਦੀਆਂ ਬੱਸ ਇਹ ਫਰਕ ਇਹ ਹੁੰਦਾ ਕੇ mall ਚ

ਕਈ ਚੀਜ਼ਾਂ ਨਹੀਂ ਮਿਲਦੀਆਂ mall ਚ ਹੀ ਮਿਲਦੀਆਂ

ਫ਼ੇਰ ਜਿੱਦਾਂ ਅੱਜਕਲ ਮੈਂ ਦੇਖਿਆ mostly ਜਿਹੜੇ young generation ਹੈਗੀ ਹੈ ਇਹ bollywood ਨੂੰ follow ਕਰਦੀ ਹੈ ਹਾਂ ਹਾਂਜੀ mostly girls ਹੀ ਕਰਦੀਆਂ ਨੇ boys ਵੀ ਕਰਦੇ ਨੇ but girls ਉਹਨਾ ਨੂੰ ਲੱਗਦਾ ਵੀ ਕੁੜੀਆਂ ਦੇਖਦੀਆਂ ਨੇ ਅੱਜਕਲ ਦੀਆਂ ਕੁੜੀਆਂ ਕਿਵੇਂ ਦੀਆਂ dresses ਪਾ ਰਹੀਆਂ ਸਾਨੂੰ ਵੀ ਪਾਉਣੀਆਂ ਉਸ ਹਿਸਾਬ ਨਾਲ ਕੁੜੀਆਂ ਚਲਦੀਆਂ ਨੇ ਜਿਵੇਂ ਮੈਂ ਹੁਣ ਪੜ੍ਹਦੀ ਹਾਂ ਮੇਰੇ ਨਾਲ ਹੋਰ ਵੀ ਕੁੜੀਆਂ ਨੇ ਇੱਕ ਦੂਜੇ ਨੂੰ ਦੇਖ ਕੇ ਹੀ ਉਹ ਆਪਣੇ ਆਪ ਨੂੰ ਕਰਦੀਆਂ ਨੇ ਵੀ ਅਸੀਂ ਵੀ ਇਹੋ ਜਿਹੇ ਬਣਨਾ ਸਾਨੂੰ ਵੀ ਇਹੋ ਜਿਹੇ ਕੱਪੜੇ ਚਾਹੀਦੇ ਆ

ਸੋਹਣਾ ਬਣਨਾ ਚਾਹੁੰਦਾ ਹੁਣ ਪਹਿਲਾਂ ਇੰਨਾ ਕੋਈ ਗੋਰ ਨੀ ਕਰਦਾ ਸੀ ਕਿਉਂਕਿ ਉਸ time money ਵੀ ਨੀ ਹੁੰਦੀ ਸੀ means ਕੀ parents ਵੀ allow ਨੀ ਕਰਦੇ ਸੀ ਹੁਣ ਤਾਂ parents ਵੀ ਕਹਿੰਦੇ ਨੇ ਵੀ ਪਾਓ ਜਿਹਨਾ ਦੀ thinking ਵਧੀਆ ਉਹ ਕਹਿੰਦੇ ਨੇ ਹਮ ਵੈਸੇ ਮੈਂ ਦੇਖਿਆ ਤੁਹਾਡੇ ਪਾਪਾ ਤਾਂ ਕਾਫੀ modern ਖਿਆਲਾਂ ਦੇ ਹੈ ਉਹ ਤੇ ਮਤਲਬ ਤੁਹਾਡੀ ਕਾਫੀ ਇੱਛਾ ਪੂਰੀਆਂ ਕਰਦੇ ਆ

ਸਾਨੂੰ ਉਹ ਮਨਾ ਕਦੇ ਕਿਸੀ ਚੀਜ਼ ਲਈ ਨਹੀਂ ਕਰਦੇ ਉਹ ਬੱਸ ਇਹ ਕਹਿੰਦੇ ਨੇ ਵੀ ਮਤਲਬ ਅਮ ਇਹ ਕਹਿੰਦੇ ਵੀ ਆਪਣੀ limit ਚ ਰਹੋ ਜਿਆਦਾ ਵੀ ਨੀ ਤੁਸੀਂ ਬਣੋ ਤੁਹਾਨੂੰ ਆਪਣੇ ਸ਼ੋਂਕ ਪੂਰੇ ਕਰਨੇ ਚਾਹੀਦੇ ਨੇ but limit ਚ ਕਰੋ ਇੰਨਾ ਵੀ ਨੀ ਲੋਕਾਂ ਨੂੰ ਲੱਗੇ ਕੀ ਇਹ ਜਿਆਦਾ ਹੀ ਹੋਗਿਆ means ਇਹਨੇ ਕਿਹੋ ਜਿਹੇ ਕੱਪੜੇ ਪਾਏ ਨੇ ਪਾਓ but

ਇਹੋ ਜਿਹੇ ਕੱਪੜੇ ਪਾਓ ਜਿਹੜੇ dress ਤੁਹਾਨੂੰ comfortable ਵੀ ਲੱਗੇ ਦੇਖਣ ਵਾਲੇ ਨੂੰ ਵੀ comfortable ਲੱਗੇ ਤੇ ਉਹ ਅੱਛਾ ਵੀ ਬੋਲੇ

ਉਹ ਉਹ ਤਾਂ ਤੁਹਾਡੀ ਗੱਲ ਠੀਕ ਹੈ make up ਦੇ ਦੇਖੋ ਕਿੰਨੀ ਤਬਦੀਲੀ ਆ ਗਈ ਆ makeup ਹੁਣ ਕਿਸ ਤਰ੍ਹਾਂ ਦੇ ਆ ਚੁੱਕੇ ਨੇ market ਦੇ ਵਿੱਚ ਹਾਂਜੀ ਹਾਂਜੀ ਸਾਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ makeup ਇੰਨਾ ਵਧੀਆ ਨਹੀਂ ਹੈ ਆਪਣੀ skin ਵਾਸਤੇ ਕਿਉਂਕਿ ਇਹ skin ਖਰਾਬ ਕਰ ਦਿੰਦੀ ਹੈ

ਸਾਨੂੰ ਕਰੋ ਕਰੋ ਤੁਸੀਂ but ਹੁਣ ਤਾਂ ਜਿਵੇਂ cream ਵੀ ਲਾਓ ਗੇ ਨਾ ਤਾਂ ਸਾਡੇ pimples ਹੋ ਜਾਣਗੇ ਉਹ ਵੀ ਵਧੀਆ ਨਹੀਂ ਹੈ ਸਾਨੂੰ simple ਰਹਿਣਾ ਚਾਹੀਦਾ ਸੋਬਰ ਰਹੋਂਗੇ ਉੰਨਾ ਸੋਹਣਾ ਲੱਗੋਗੇ makeup ਕਰੋ ਜਿਵੇਂ ਮਤਲਬ party ਹੋਵੇ welfare ਹੋਵੇ

four hours ਤੱਕ ਉਹ asities ਹੀ ਰਹਿੰਦਾ ਹੈਗਾ ਕੋਈ ਫਰਕ ਹੀ ਨੀ ਪੈਂਦਾ ਹੈਗਾ

actually ਇਹ ਹੈ ਕੀ ਪਹਿਲਾਂ ਵੀ make up ਹੁੰਦੇ ਸੀ ਹੁਣ ਵੀ ਹੁੰਦੇ ਆ ਪਹਿਲਾਂ ਚ ਇਹ ਸੀਗਾ ਕੀ ਪਹਿਲਾਂ ਆਪਾਂ ਬੱਸ powder ਲਾ ਲਿਆ lip glows ਜਾਂ lip stick ਲਾ ਲਈ ਕਾਜਲ ਲਾਲਿਆ ਪੋਨੀ ਬਣਾ ਲਈ ਬੱਸ ਹੋਗਿਆ ਹੁਣ ਕੀ ਹੈ ਨਾ trending ਦੇ ਹਿਸਾਬ ਚ ਵੀ ਹੈ ਤੇ ਲੋਕਾਂ ਨੂੰ ਵੀ awareness ਬਹੁਤ ਹੈ ਜਿਹੜੀ parlor ਚ ਕੁੜੀਆਂ ਬਹਿੰਦੀਆਂ ਨੇ ਜਿਹੜੀ ਕਰਦੀਆਂ ਨੇ ਉਹਨਾ ਨੂੰ ਬਹੁਤ ਕੁੱਝ ਪਤਾ ਲੱਗ ਗਿਆ ਕੇ ਕਿਵੇਂ ਦਾ makeup ਕਰਨਾ ਕਿਸ time ਤੱਕ ਕਰਨਾ ਚਾਹੀਦਾ ਕਿੰਨੇ time ਤੱਕ ਚਾਹੀਦਾ

ਇਹ ਸਾਡਾ ਹੁਣ ਇਹ ਜਿਹੜਾ ਹੈ ਹੁਣ time ਦੇ according ਚੱਲਦਾ ਪਹਿਲਾਂ ਇੰਨਾ ਚੱਲਦਾ ਨੀ ਸੀ

ਪਹਿਲਾਂ ਇੰਨਾ ਲੋਕਾਂ ਨੂੰ awareness ਨਹੀਂ ਸੀ ਹੁਣ ਬਹੁਤ ਜਿਆਦਾ ਹੈ development ਹੋ ਚੁੱਕੀ ਹੈ ਹਮ ਕਾਫੀ develop fashion ਦੇ ਵਿੱਚ ਕਹਿਲੋ ਤਾਂ ਕਾਫੀ development ਹੋ ਚੁੱਕੀ ਹੈ ਹਨਾ